ਔਰ ਖੱਬੇ ਪਾਸੇ ਜਿਹੜੀ ਉਹ ਕੁੜੀ ਆ ਆ ਰਹੀ ਏ ਇੱਧਰ ਨੂੰ ਤੇ ਵਾਈਟ ਬਲੈਕ ਦਾ ਮਫਲਰ ਲਪੇਟਿਆ ਹੋਇਆ ਉਹਨੇ।

ਔਰ ਮੋਟਰਸਾਈਕਲ ਦੇ ਪਿੱਛੇ ਜਿਹੜੀ ਇੱਕ ਗੱਡੀ ਖੜੀ ਆ ਤੇ ਸੱਜੇ ਪਾੱਸੇ ਇੱਕ ਰੇਹੜੀ ਲੱਗੀ ਹੋਈ ਆ।

ਔਰ ਜੇਹੜਾ ਐਮਰਜੈਂਸੀ ਵਿਭਾਗ ਨੂੰ ਆ ਓਹਨੂੰ ਵ੍ਹਾਈਟ ਕਲਰ ਦਾ ਪੇਂਟ ਹੋਇਆ ਵਾ।

ਔਰ ਖੱਬੇ ਪਾਸੇ ਵੀ ਇੱਕ ਆਦਮੀ ਜਿਹੜਾ ਵਾ ਉਹ ਰੋਡ ਤੇ ਚੱਲ ਰਿਹਾ ਵਾ ਔਰ ਇੱਕ ਵਿੱਚ ਵੜਿਆ ਵਾ ਔਰ ਇੱਕ ਰੈਡ ਟੀ-ਸ਼ਰਟ ਵਾਲਾ ਜਿਹੜਾ ਵਾ ਉਹ ਖੜਾ ਆ ਸਾਹਮਣੇ।

ਔਰ ਸਾਹਮਣੇ ਵਾਲੀ ਬੀਬੀ ਨੇ ਜਿਹੜਾ ਏ ਵਾਈਟ ਕਲਰ ਦਾ ਉਹ ਨਾਲ ਦੀ ਨੇ ਔਰੇਂਜ ਕਲਰ ਦਾ ਸੂਟ ਪਾਇਆ।

ਇਹ ਕਾਫੀ ਕੁੜੀਆਂ ਆਂ ਔਰ ਕੁੜੀਆਂ ਕੋਈ ਫੰਕਸ਼ਨ ਦੀ ਤਿਆਰੀ ਦੇ ਵਿੱਚ ਆਂ।

ਔਰ ਬਲੂ ਸੂਟ ਵਾਰੀ ਜਿਹੀ ਕੁੜੀ ਦੇ ਨੀਚੇ ਜਿਹੜੇ ਪੈਰਾਂ ਦੀ ਝਪੱਟੀ ਪਈ ਹੋਈ ਹੈ ਓਹ ਜੈਲੋ ਕਲਰ ਦੀ ਟਾਈਲ ਦੀ ਪੱਟੀ ਪਈ ਹੋਈ ਆ।

ਔਰ ਤਿੰਨ ਬੰਦੇ ਜਿਹੜੇ ਆ ਉਹ ਨੀਚੇ ਬੈਠੇ ਹੋਏ ਆ ਤੇ ਨੀਚੇ ਘਾਹ ਦਾ ਜਿਹੜਾ ਵਾ ਏਰੀਆ ਵਾ।

ਔਰ ਸਾਹਮਣੇ ਜਿਹੜਾ ਵਾ ਉਹ ਕਾਫੀ ਸਾਰਾ ਸਮਾਨ ਜਿਹੜਾ ਸਪੋਰਟਸ ਦਾ ਸ਼ੂਜ --

ਸਾਮਣੇ ਉੱਪਰ ਜਿਹੜਾ ਰੈਡ ਕਲਰ ਦਾ ਝੰਡਾ ਲੱਗਾ ਹੋਇਆ ਵਾ ਔਰ ਫਰੰਟ ਤੇ ਇੱਕ ਜੋੜਾ ਘਰ ਲਿਖਿਆ ਹੋਇਆ ਵਾ।

ਔਰ ਸੱਜੇ ਪਾਸੇ ਜਿਹੜਾ ਉੱਪਰ ਲਿਖਿਆ ਹੋਇਆ ਸਿਵਲ ਹਸਪਤਾਲ ਕਪੂਰਥਲਾ।

ਔਰ ਦੋ ਬਲੈਕ ਕਲਰ ਦੇ ਜਿਹੜੇ ਪਿੱਲਰ ਪਾਇਪ ਕੱਡ ਕੇ ਤੇ ਓਹਨਾ ਨੇ ਊਪਰ ਟੀਨਾਂ ਪਈਆਂ ਹੋਈਆਂ ਵਾਂ ਔਰ ਥੋੜੇ ਦਰੱਖਤ ਦੇ ਪੱਤੇ ਪੱਤੇ ਨਜ਼ਰ ਆ ਰਹੇ ਆ।

ਉਹ ਰੋਡ ਔਰ ਰੋਡ ਦੇ ਉੱਪਰ ਬੰਦੇ ਖੜੇ ਆ ਔਰ ਇੱਕ ਦੋ ਲੇਡੀ ਸਾਹਮਣੇ ਜਿਹੜੀਆਂ ਉਹ ਖੜੀਆਂ ਆ ਔਰ ਇਸ ਬਿਲਡਿੰਗ ਨੂੰ ਜਿਹੜਾ ਵਾ--